or ਓ computer ਦੇ ਕੁੱਛ ਪੁੱਛਨੇ ਤੇ ਸਮਝ ਹੀ ਨੀ ਆ ਰਹੇ ਲਿੱਖ ਰਿਹਾ ਸੀ ਮੈਂ

ਹਾਂ ਉਹ ਜਿਹੜੇ ਉਹ short form ਨੇ ਉਹਨਾ ਦਾ ਕੀ ਮਤਲਬ ਹੁੰਦਾ

ਇੱਕ ਹੈਗਾ AI ਇਹ ਕੀ ਹੁੰਦਾ ਜੀ ਇਹ

ਜਿਵੇਂ ਮਤਲਬ ਤੁਹਾਨੂੰ ਏ ਦੱਸਿਆ ਨਾ ਏ ਇਹਨੂੰ ਸਮਝਣ ਵਾਸਤੇ ਨਾ ਪਹਿਲਾਂ computer ਪਤਾ ਕਰਨਾ ਪਤਾ ਹੋਣਾ ਚਾਹੀਦਾ computer ਬਣਿਆ ਕੀ ਆ ਸ਼ੁਰਆਤ ਚ ਕੀ ਨਾਮ ਸੀਗਾ ਉਹਦਾ

ਇਹਦੇ ਵਿੱਚ ਕੀ ਆ ਨਾ computer ਸ਼ੁਰਆਤ ਚ ਨਾ ਸਿਰਫ ਆਰਮੀ ਦੇ ਤੋਰ ਤੇ ਜਦੋਂ second world ਵਾਰ ਹੋਈ ਏ ਨਾ

ਠੀਕ ਆ ਉਦੋਂ use ਕਰਨਾ ਸ਼ੁਰੂ ਕਰਿਆ ਸੀਗਾ

ਉਹਦੇ ਵਿੱਚ ਕੀ ਹੁੰਦਾ ਸੀਗਾ ਜਿਵੇਂ ਮਤਲਬ ਕਿਸੇ ਨੂੰ message ਦੇਣਾ ਦੇਖੋ ਪਹਿਲਾਂ ਤਾਂ ਇੰਨਾ use ਹੁੰਦਾ ਨੀ ਸੀਗਾ

or ਸਿਰਫ ਆਰਮੀ ਚ ਕੀ ਹੁੰਦਾ ਜਿੱਦਾਂ ਕੋਈ message ਦੇਣਾ ਕੋਈ ਜਹਾਜ ਲੰਘਦਾ ਜਾਂ ਕਿਤੇ ਵਿਸਪੋਟ ਕਰਨਾ ਜਾਂ ਕੁੱਛ ਕਰਨਾ ਉਹ ਇੱਕ ਇਹਦੇ ਤੋਰ ਤੇ ਵਰਤਿਆ ਜਾਂਦਾ ਸੀਗਾ

ਠੀਕ ਏ ਉਸ time ਨਾ ਨਾਮ ਦਿੱਤਾ ਗਿਆ ਸੀ artificial intelligence ਠੀਕ ਹੈ ਜੀ ਠੀਕ ਏ ਜੀ ਉਹ ਬੱਸ ਇੱਕ ਨਾਮ ਦਾ ਜਿੱਦਾਂ ਹੁਣ ਆਪਾਂ ਇੱਥੇ code word ਲਾ ਦਿੰਨੇ ਹਾਂ

ਦੇਖੋ ਆਰਮੀ ਜਾਂ ਕੋਈ ਵੀ ਪੁਲਸ ਹੋਗੀ ਜਾਂ ਕੁੱਝ ਨਾ ਕੋਈ action ਲੈਂਦੀ ਹੈ ਇੱਕ ਨਾ code ਦਾ code ਲਾ ਦਿਨੇ ਆ ਜੋ code ਦੇ ਨਾਲ ਚੱਲਣਾ ਉਹਨੂੰ

ਮਤਲਬ ਕਿਸੇ ਚੀਜ਼ ਨੂੰ target ਕਰਨਾ

ਉਹਨੂੰ ਇੱਕ code ਦੇ through ਕੰਮ ਲੈਂਦੀ ਹੈ ਉਹਦੇ ਕੋਲੋ ਠੀਕ ਹੈ ਜੀ

ਇਹ code word ਦੇ through ਕੰਮ ਲੈਂਦੇ ਨੇ ਇਹਦੇ ਕੋਲੋ

ਇੱਕ ਹੁੰਦਾ ਇਹ ARPANEET Arpanet

ਅਪਰਨੇਟ ਹੋਗੇ ਆ ਇਹਨੂੰ ਕਹਿੰਦੇ ਆ advance research project agency networking